ਸੰਸਕ੍ਰਿਤੀ ਸਮਾਜ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਸਮਾਜ ਦੀਆਂ ਜ਼ਰੂਰਤਾਂ ਵਿੱਚ ਬਦਲਾਵ ਆਉਂਦੇ ਰਹਿੰਦੇ ਹਨ ਕਿਉੁਂਕਿ ਹਾਲਤ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਅਹ ਹਾਲਤ ਦੇ ਬਦਲਾ ਦਾ ਜ਼ਰੂਰਤ ਦੀ ਅਮ ਬਲਦ ਜਾਂਦੀਆਂ ਹਨ ਅਤੇ ਜ਼ਰੂਰਤਾਂ ਦੇ ਬਦਲਣ ਦੇ ਨਾਲ ਉਹਨਾਂ ਜ਼ਰੂਰਤਾਂ ਦੀ ਪੂਰਤੀ ਦੇ ਸਾਧਨਾਂ ਵਿੱਚ ਬਦਲਾਵ ਆਉਣਾ ਵੀ ਲਾਜ਼ਮੀ ਹੈ ਉਦਾਹਰਣ ਦੇ ਤੌਰ ਉੱਤੇ ਪਹਿਲਾਂ ਘੱਟ ਜਨਸੰਖਿਆ ਲਈ ਹੱਲ ਨਾਲ ਖੇਤੀ ਕੀਤੀ ਜਾਂਦੀ ਸੀ ਜਨਸੰਖਿਆ ਦੇ ਵੱਧਣ ਨਾਲ ਜ਼ਰੂਰਤਾਂ ਵੱਧ ਗਈਆਂ ਅਤੇ ਨਵੀਆਂ ਕਾਢਾਂ ਕਾਰਨ ਹੁਣ ਟਰੈਕਟਰਾਂ ਕਬਾਇਨਾਂ ਆਦਿ ਨਾਲ ਖੇਤੀ ਕਰਕੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਹਾਲਾਤਾਂ ਦੇ ਬਦਲਾਅ ਨਾਲ ਸੰਸਕ੍ਰਿਤੀ ਵਿੱਚ ਬਦਲਾਓ ਆਉਣਾ ਲਾਜ਼ਮੀ ਹੈ। ਇੱਕੋ ਸੰਸਕ੍ਰਿਤੀ ਵਿੱਚ ਕਈ ਸੰਸਕ੍ਰਿਤੀਆਂ ਹੁੰਦੀਆਂ ਹਨ ਹਰ ਸੰਸਕ੍ਰਿਤੀ ਦੇ ਵਿੱਚ ਅਸੀਂ ਕੁੱਝ ਸਾਂਝੇ ਪਰਿ~ ਪਰਿਮਾਨ ਪ੍ਰਭਾਵਾਂ ਭਾਵਨਾਵਾਂ ਰੀਤੀ ਰਿਵਾਜ਼ ਅਹ ਵਿਹਾਰ ਆਦਿ ਵੇਖ ਸਕਦੇ ਹਾਂ ਪਰ ਉਸਦੇ ਨਾਲ ਨਾਲ ਹੀ ਅਸੀਂ ਕਈ ਅਲੱਗ ਤਰ੍ਹਾਂਂ ਦੇ ਤੌਰ ਤਰੀਕੇ

ਤਰੀਕੇ ਵੇਖ ਸਕਦੇ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਸੰਸਕ੍ਰਿਤੀ ਦੇ ਵਿੱਚ ਹੀ ਕਈ ਸੰਸਕ੍ਰਿਤਾਂ ਮੌਜੂਦ ਹਨ ਉਦਾਹਰਣ ਦੇ ਤੌਰ ਉੱਤੇ ਭਾਰਤੀ ਸੰਸਕ੍ਰਿਤੀ ਵਿੱਚੋਂ ਹੀ ਕਈ ਤਰ੍ਹਾਂ ਦੀਆਂ ਸੰਸਕ੍ਰਿਤੀਆਂ ਮਿਲ ਜਾਣਗੀਆਂ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਤੇ ਹਰ ਕਿਸੇ ਦੇ ਆਪਣੇ ਆਪਣਾ ਰਹਿਣ ਸਹਿਣ ਖਾਣ ਪੀਣ ਵਿਹਾਰ ਕਰਨ ਦੇ ਤਰੀਕੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਸੰਸਕ੍ਰਿਤੀ ਵਿੱਚ ਕਈ ਤਰ੍ਹਾਂ ਦੀਆਂ ਸੰਸਕ੍ਰਿਤੀਆਂ ਆਉਂਦੀਆਂ ਹਨ, ਸੰਸਕ੍ਰਿਤੀ ਚੱਲਦੀ ਹੈ ਸੰਸਕ੍ਰਿਤੀ ਹਮੇਸ਼ਾ ਢਲਣਹਾਰ ਹੁੰਦੀ ਹੈ। ਸੰਸਕ੍ਰਿਤੀ ਨੂੰ ਬਾਹਰਲੀ ਸੰ~ ਸ਼ਕਤੀਆਂ ਦੇ ਵਿਰੁੱਧ ਵੀ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ ਉਦਾਹਰਣ ਦੇ ਤੌਰ ਉੱਤੇ ਭਾਰਤ ਉੱਤੇ ਕਈ ਹਮਲਾਵਰਾਂ ਨੇ ਮਲ~ ਹਮਲਾ ਕੀਤਾ ਅਤੇ ਉਹ ਉੱਥੇ ਹੀ ਰਹਿਣ ਲੱਗ ਪਏ ਭਾਰਤੀ ਸੰਸਕ੍ਰਿਤੀ ਨੇ ਆਪਣੇ ਆਪ ਨੂੰ ਉਹਨਾਂ ਹਮਲਾਵਰਾਂ ਦੀ ਸੰਸਕ੍ਰਿਤੀ ਦੇ ਅਨੁਰੂਪ ਆਪਣੇ ਆਪ ਨੂੰ ਢਾਲ ਲਿਆ ਅਤੇ ਉਹਨਾਂ ਦੀ ਸੰਸਕ੍ਰਿਤੀ ਨੂੰ ਵੀ ਆਪਣੀ ਸੰਸਕ੍ਰਿਤੀ ਵਿੱਚ ਮਿਲਾ ਲਿਆ। ਜਿਸਦੇ ਨਾਲ ਨਾਲ ਲੋਕਾਂ ਨੂੰ ਵੀ ਇਸ ਤਰ੍ਹਾਂਂ ਦਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਬਦਲਦੇ ਹੋਏ ਹਾਲਾਤਾਂ ਚਾਹੇ ਉਹ ਭੁਗੋਲਿਕ ਜਾਂ ਸਮਾਜਿਕ ਹਾਲਾਤ ਹੋਣ ਦੇ ਅਨੁਸਾਰ ਢਾਲ ਲੈਣ, ਤਾਂ ਇਹ ਉਹ ਆਰਾਮ ਨਾਲ ਜੀਵਨ ਜੀਅ ਸਕਣ, ਇਸ ਤਰ੍ਹਾਂ ਸੰਸਕ੍ਰਿਤੀ ਢਾਲਣ ਹਾਰ ਹੁੰਦੀ ਹੈ। ਸੰਸਕ੍ਰਿਤੀ ਆਦਰ ਹੁੰਦੀ ਹੈ ਹਰ ਸਮਾਜ ਦੇ ਕੁੱਝ ਹੁੰਦੇ ਹਨ ਜਿਹਨਾਂ ਦੇ ਅਨੁਸਾਰ ਹਰ ਕਿਸੇ ਦੇ ਨੇ ਵਿਹਾਰ ਕਰਨਾ ਹੁੰਦਾ ਹੈ। ਅਤੇ ਹਰ ਕੋਈ ਇਹਨਾਂ ਦੇ ਅਨੁਸਾਰ ਵਿਹਾਰ ਕਰਦਾ ਹੈ ਇਹਨਾਂ ਨੂੰ ਹਰ ਕਿਸੇ ਦੁਆਰਾ ਮਹਿਸੂਸ ਕੀਤਾ ਜਾਂਦਾ ਹੈ। ਇਸੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਹਰ ਕੋਈ ਆਦਰਸਾਂ ਨੂੰ ਮਹਿਸੂਸ ਕਰਦੇ ਹਾਂ ਇਸ ਤਰ੍ਹਾਂ ਇਹ ਆਦਰਸ ਵੀ ਸੰਸਕ੍ਰਿਤੀ ਦਾ ਹਿੱਸਾ ਹੁੰਦਾ ਹੈ। ਸੰਸਕ੍ਰਿਤੀ ਦੁਆਰਾ ਅੱਗੇ ਵੱਧਦੀ ਹੈ ਸੰਸਕ੍ਰਿਤੀ ਦਾ ਹੀ ਜੀਵਨ ਰਹਿੰਦੀ ਹੈ ਜੇ ਕੋਈ ਕਿਰਿਆ ਕੀਤੀ ਜਾਵੇ ਜੇ ਕਿਰਿਆ ਹੀ ਨਾ ਕੀਤੀ ਗਈ ਤਾਂ ਸੰਸਕ੍ਰਿਤੀ ਨਹੀਂ ਬਣ ਸਕਦੀ ਜੇ ਆਦਿ ਮਨੁੱਖ ਹੱਲ ਨਾਲ ਭੋਜਨ ਉਗਾਉਣਾ ਨਾ ਸਿੱਖਦੇ ਤਾਂ ਅੱਜ ਟਰੈਕਟਰ ਸਾ~ ਸਾਡੇ ਸਾਹਮਣੇ ਕਿਵੇਂ ਆਉਂਦਾ ਇਸ ਤਰ੍ਹਾਂ ਕਿਰਿਆ ਕਰਨ ਨਾਲ ਹੀ ਉਸ ਵਿੱਚ ਹੌਲੀ ਹੌਲੀ ਪਰਿਵਰਤਨ ਆਉਂਦਾ ਹਨ ਅਤੇ ਇਹੀ ਸੰਸਕ੍ਰਿਤੀ ਦਾ ਹਿੱਸਾ ਬਣਦੇ ਹਨ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਸਕ੍ਰਿਤੀ ਕਿਰਿਆ ਕਰਨ ਨਾਲ ਅੱਗੇ ਵੱਧਦੀ ਹੈ ਹਰੇਕ ਸਮਾਜ ਦੀ ਸੰਸਕ੍ਰਿਤੀ ਵੱਖੋ ਵੱਖਰੀ ਹੁੰਦੀ ਹੈ ਹਰ ਸਮਾਜ ਦੀ ਸੰਸਕ੍ਰਿਤੀ ਵੱਖੋ ਵੱਖਰੀ ਹੁੰਦੀ ਹੈ। ਕਿਉਂਕਿ ਇਹ ਸਮਾਜ ਦੇ ਆਦਰਸ ਆਦਰਸਾਂ ਪਰਿਮਾਪਾਂ ਕਦਰਾਂ ਕੀਮਤਾਂ ਨਾਲ ਜੁੜੀ ਹੁੰਦੀ ਹੈ ਜੇਕਰ ਲੋਕ ਜਿੱਥੇ ਰਹਿੰਦੇ ਹਨ ਉੱਥੇ ਦੀ ਵਾਤਾਵਰਨ ਅਨੁਸਾਰ ਆਪਣੀਆਂ ਪਰੰ~ ਪਰੰਪਰਾਵਾਂ, ਵਿਚਾਰਾਂ ਅਤੇ ਆਦਰਸਾਂ ਆਦਿ ਨਾ ਨਿਰਮਾਣ ਕਰ ਲੈਂਦੇ ਹਨ ਉਦਾਹਰਣ ਦੇ ਤੌਰ ਉੱਤੇ ਪਹਾੜੀ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਦੀ ਸੰਸਕ੍ਰਿਤੀ ਮੈਦਾਨੀ ਹ~ ਇਲਾਕਿਆਂ ਦੇ ਲੋਕਾਂ ਨਾਲੋਂ ਵਧੇਰੇ ਚੰਗੀ ਹੁੰਦੀ ਹੈ। ਜਿਸ ਕਰਕੇ ਉਹਨਾਂ ਦਾ ਪਹਿਰਾਵਾ ਮੈਦਾਨੀ ਇਲਾਕੇ ਦੇ ਲੋਕ ਨਾਲੋਂ ਵੱਖਰਾ ਹੋ ਜਾਂਦਾ ਹੈ। ਇਸੇ ਪ੍ਰਕਾਰ ਹਰੇਕ ਸਮਾਜ ਦੀ ਸੰਸਕ੍ਰਿਤੀ ਵੱਖੋ ਵੱਖਰੀ ਹੁੰਦੀ ਹੈ ਤੇ ਇਸ ਦੇ ਆਧਾਰ ਤੋਂ ਵੀ ਅਸੀਂ ਇੱਕ ਸਮਾਜ ਨੂੰ ਦੂਜੇ ਸਮਾਜ ਨਾਲੋਂ ਵੱਖਰਾ ਹੀ ਬਣਾ ਸਕਦੇ ਹਨ।

ਕਰਦੀ ਹੈ ਇਸੇ ਕਰਕੇ ਸਮਾਜ ਦੇ ਮੈਂਬਰ ਇਹਨਾਂ ਦੇ ਮੁਤਾਬਿਕ ਕੰਮ ਕਰਦੇ ਹਨ ਸਾਡੇ ਸਮਾਜ ਦੇ ਸਮਾਜਿਕ ਢਾਂਚਾ ਵੀ ਇਸੇ ਤੇ ਨਿਰਭਰ ਕਰਦਾ ਹੈ, ਸਮਾਜਿਕ ਸੰਬੰਧ ਜਿਹੜੇ ਕਿ ਸਾਡੇ ਸਮਾਜ ਦਾ ਨਿਰਮਾਣ ਕਰਦੇ ਹਨ ਉਹ ਵੀ ਸੰਸਕ੍ਰਿਤੀ ਦੇ ਦੁਆਰਾ ਹੀ ਨਿਸ਼ਚਿਤ ਕੀਤੈ ਜਾਂਦੇ ਹਨ ਜਿਸ ਨਾਲ ਸਾਡੀ ਸਮਾਜਿਕ ਵਿਵਸਥਾ ਕਾਇਮ ਰਹਿੰਦੀ ਹੈ ਇਸ ਪ੍ਰਕਾਰ ਸੰਸਕ੍ਰਿਤੀ ਵਿਅਕਤੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਕਰਕੇ ਸਾਡੇ ਸਮਾਜ ਦੀ ਸਮਾਜਿਕ ਵਿਵਸਥਾ ਨੂੰ ਬਣਾਈ ਰੱਖਦਾ ਹੈ ਸੰਸਕ੍ਰਿਤੀ ਸਮਾਜ ਦੇ ਵਿੱਚ ਏਕੀਕਰਨ ਦੀ ਭਾਵਨਾਵਾਂ ਪੈਦਾ ਕਰਦੀ ਹੈ।

ਜਾਂ ਜੇਕਰ ਅਸੀਂ ਸਾਂਝੇ ਤੌਰ ਉੱਤੇ ਵਿਅਕਤੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਅਹ ਪੂਰਾ ਕਰ ਸਕੀਏ ਸੰਸਕ੍ਰਿਤੀ ਵਿ~ ਵਿਅਕਤੀਆਂ ਨੂੰ ਆਪਸ ਵਿੱਚ ਜੋੜੀ ਰੱਖਦੀ ਹੈ, ਕਿਉਂਕਿ ਇਸਦੀ ਵਿਸ਼ੇਸ਼ਤਾ ਸੰਬੰਧ ਪੱਖੀ ਹੁੰਦੀ ਹੈ ਭਾਵ ਕਿ

ਹੈ, ਜਿਸ ਤੋਂ ਇਲਾਵਾ ਸੰਸਕ੍ਰਿਤੀ ਦੇ ਜਿਹੜੇ ਤੱਤ ਸ਼ਾਮਿਲ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਹੋ ਜਾਂਦੇ ਹਨ ਉਹਨਾਂ ਦੀ ਜਗ੍ਹਾ ਨਵੇਂ ਤੱਤ ਜਨਮ ਲੈ ਲੈਂਦੇ ਹਨ ਇਸੇ ਪ੍ਰਕਾਰ ਸੰਸਕ੍ਰਿਤੀ ਦੇ ਵੱਖ ਵੱਖ ਤੱਤ ਮਿਲ ਕੇ ਸਮਾਜ ਦੇ ਵਿੱਚ ਏਕੀਕਰਨ ਦੇ ਭਾਵਨਾਵਾਂ ਅਹ ਪੈਦਾ ਕਰਦੇ ਹਨ ਸੰਸਕ੍ਰਿਤੀ

ਭੋਤਿਕ ਵਸਤਾਂ ਵਿੱਚ ਜਿਵੇਂ ਕੁਰਸੀ, ਮੇਜ, ਕੱਪੜਾ ਅਹ ਫ~ ਭਾਵ ਕਿ ਮੂਰਤ ਵਸਤਾਂ ਆਦਿ ਸ਼ਾਮਿਲ ਹਨ, ਅਤੇ ਭੋਤਿਕ ਵਸਤਾਂ ਦੇ ਵਿੱਚ ਵਿਚਾਰ ਭਾਵਾਨਾਵਾਂ ਕਦਰਾਂ-ਕੀਮਤਾਂ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਅਸੀਂ ਕ~ ਕਹਿ ਸਕਦੇ ਹਾਂ ਕਿ ਸੰਸਕ੍ਰਿਤੀ ਮਨੁੱਖ ਦਾ ਉਹ ਸਿੱਖਿਆ ਹੋਇਆ ਵਿਦਵਾਰ ਹੈ ਜੋ ਅਸੀਂ ਆਪਣੇ ਪੂਰਵਜ ਤੋਂ ਪ੍ਰਾਪਤ ਕਰਦੇ ਹਾਂ ਤੇ ਇਸਦੀ ਇਸਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਹੁੰਦਾ ਰਹਿੰਦਾ ਹੈ। ਵਿੱਚ ਸੰਸਕ੍ਰਿਤੀ ਸਮਾਜ ਦਾ ਮਨੁੱਖ ਨੂੰ ਇੱਕ ਤੋਹਫ਼ਾ ਹੈ ਜੋ ਉਸਨੂੰ ਸਮਾਜ ਦਾ ਮੈਂਬਰ ਹੋਣ ਕਾਰਨ ਪ੍ਰਾਪਤ ਹੁੰਦਾ ਹੈ, ਸੰਸਕ੍ਰਿਤੀ ਸਮਾਜ ਵਿੱਚ ਹੀ ਬਣਦੀ ਹੈ ਜਿ~ ਜਿਸ ਕਰਕੇ ਇਹ ਵਿਅਕਤੀ ਨੂੰ ਸਮਾਜ ਵੀ ਸਮਾਜ ਦੀ ਦੇਣ ਹੈ ਇਹ ਮਨੁੱਖ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਇਸੇ ਕਾਰਨ ਹੀ ਇਹ ਹੋਂਦ ਵਿੱਚ ਆਈ ਹੈ ਸੰਸਕ੍ਰਿਤੀ ਸਮਾਜਿਕ ਪਰਿਵਰਤਨ ਦਾ ਇੱਕ ਮਹੱਤਵਪੂਰਨ ਕਾਰਨ ਹੈ ਇਸਦੇ ਬਦਲਣ ਦੇ ਨਾਲ ਸਾਡੇ ਸਮਾਜ ਦੇ ਉੱਪਰ ਵੀ ਕਾਫ਼ੀ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਸਮਾਜ ਦੇ ਸਮਾਜਿਕ ਵਿ~ ਵਿਰਾਸਤ ਹੁੰਦੀ ਹੈ ਸਮਾਜ ਸ਼ਾਸ਼ਤਰੀ ਆਦਰਸਤਾਂ ਦਾ ਵਰਣਨ ਕੀਤਾ ਹੈ ਸੰਸਕ੍ਰਿਤੀ ਦੀ ਸੰਸਕ੍ਰਿਤੀ ਹੁੰਦੀ ਹੈ ਜਿਸ ਦੀ ਮੁੱਖ ਵਿਵਸਥਾ ਇਹ ਹੁੰਦੀ ਹੈ ਕਿ ਵਿਅਕਤੀ ਦੁਆਰਾ ਬਣਾਇਆ

ਕਹਾਣੀ ਨਵਤੇਜ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡਾਂ ਦੇ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਪੇਸ਼ ਕੀਤਾ ਹੈ ਜਿੰਨਾਂ ਤੋਂ ਛੁਟਕਾਰੇ ਲਈ ਉਹ ਸ~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 ਤੇ ਪਿੰਡ ਦੇ ਕਈ ਪਸੂ ਮਰ ਚੁੱਕੇ ਸਨ ਪਿੰਡਾਂ ਵਿੱਚੋਂ ਕੁੱਝ ਲੋਕਾਂ ਨੇ ਲੋਕ ਵਾਲਿਆਂ ਨੂੰ ਦਰਖਾਸਤ ਦੇ ਕੇ ਪਸੂਆਂ ਦੇ ਟੀਕੇ ਲਵਾਉਣ ਦੀ ਸਲਾਹ ਦਿੱਤੀ ਪਰ ਬਜੁਰਗਾਂ ਨੇ ਇਹ ਸਲਾਹ ਨਾ ਮੰਨੀ ਤੇ ਨਾਲ ਹੀ ਇਹ ਰਾਏ ਪ੍ਰਗਟ ਕੀਤੀ ਕਿ ਸਰਕਾਰੀ ਮਦਦ ਵੇਲੇ ਸਿਰ ਪਹੁੰਚਣ ਦੀ ਆਸ ਨਹੀਂ ਅੰਤ ਫੈਸਲਾ ਹੋਇਆ ਕਿ ਇੱਕ ਪ੍ਰਤਾਪੀ ਤੇ ਕਰਨੀ ਵਾਲੇ ਸਾਧ ਨੂੰ ਸੱਦ ਕੇ ਉਸ ਪਾਸੋਂ ਟੂਣਾ ਕਰਵਾਇਆ ਜਾਵੇ ਪਿੰਡ ਦੇ ਮੋਹਰੀ ਸਾਧ ਨੂੰ ਸੱਦਣ ਲਈ ਚਲੇ ਗਏ

ਖਾੜਕੂ ਬੰਦਿਆਂ ਦੀਆਂ ਪੰਜ ਟੋਲੀਆਂ ਨੇ ਸਾਧ ਦੇ ਹਵਨ ਵਿੱਚੋਂ ਹਲਵਾਡਿਆ ਵਿੱਚ ਕੁੱਝ ਅੰਗਿਆੜ ਪਾਏ ਤੇ ਸਾਧ ਨੇ ਉਸ ਵਿੱਚ ਸਮੱਗਰੀ ਪਾ ਦਿੱਤੀ ਉਹ ਇਹ ਮਹਿਕ ਦੇ ਹਲਵਾਡੇ ਲੈ ਕੇ ਪਿੰਡ ਵਿੱਚ ਖਿਲਰ ਗਏ ਸਾਰਿਆਂ ਨੇ ਹੁਕਮ ਅਨੁਸਾਰ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 ਤੇ ਸਾਰੇ ਪਿੰਡ ਦੇ ਪਸੂਆਂ ਨੂੰ ਲਘਾਉਣ ਦਾ ਸਮਾਂ ਹੋ ਗਿਆ ਸਾਧ ਦੇ ਸਾਹਮਣੇ ਕੱਚੀ ਲੱਸੀ ਦਾ ਇੱਕ ਵੱਡਾ ਕੜਾਹਾ ਭਰਿਆ ਪਿਆ ਸੀ ਜਿੱਥੇ ਸਾਰੇ ਪਸੂਆਂ ਨੇ ਲੰਘਣਾ ਸੀ, ਉੱਥੇ ਗਲੀ ਦੇ ਆਰ ਪਾਰ ਉੱਪਰ ਕਰਕੇ ਵੀਹ ਕੁ ਕੋਰੀਆ ਚਪਣੀਆਂ ਰੱਸੀ ਨਾਲ ਬੰਨ ਦਿੱਤੀਆਂ ਗਈਆਂ ਪਿੰਡ ਦੇ ਪਸੂ ਲੰਘ ਰਹੇ ਸਨ, ਤੇ ਹਰ ਇੱਕ ਆਪਣ~ ਆਪਣੇ ਨਾਲ ਮਧਾਣੀ ਇੱਕ ਗੜਬੀ ਤੇ ਪ੍ਰਤੀਪੂਜ ਇੱਕ ਭਾ ਕਣਕ ਦੇ ਦਾਣੇ ਲਿਆਇਆ ਜਦੋਂ ਪਸੂ ਸਾਧ ਦੇ ਨੇੜੇ ਪਹੁੰਚਦੇ, ਤਾਂ ਉਸਨੇ ਸਭ ਦੀ ਕੱਚੀ ਲੱਸੀ ਵਿੱਚ ਕੁਸਾ ਭਿਓਂ ਕੇ ਡੰਗਾਰਾ ਤੇ ਮਧਾਣੀਆਂ ਦੇ ਛਿੜਕਦੇ ਤੇ ਹਰ ਇੱਕ ਗੜਬੀ ਵਿੱਚ ਇਹ ਪਵਿੱਤਰ ਜਲ ਪਾਈ ਜਾਂਦੇ, ਪਸੂਆਂ ਵਾਲੇ ਦਾਣੇ ਇੱਕ ਥਾਂ ਢੇਰੀ ਕਰੀ ਜਾ ਰਹੇ ਸਨ ਤੇ ਇਹ ਢੇਰੀ ਦਰਮਿਆਨੇ ਜੱਟ ਤੇ ਬੋਲ ਜਿੱਡੀ ਹੋ ਚੁੱਕੀ ਸੀ ਸਾਰੇ ਪਸੂਆਂ ਦੇ ਲੰਘਣ ਮਗਰੋਂ ਪਿੰਡ ਵਿੱਚ ਕੰਮ ਚਾਲੂ ਹੋਇਆ, ਸਾਧ ਨੂੰ ਕੋਈ ਤੀਹ ਕੁ ਮਹੀਨੇ ਕਣਕ ਹੋਈ ਉਹ ਦੋ ਮਣ ਕਣਕ ਚੇਤੇ ਸਾਹ ਨੂੰ ਸਾਮੱਗਰੀ ਦੀ ਕੀਮਤ ਚੁਕਾਉਣ ਲਈ ਦੇ ਗਿਆ, ਤੇ ਬਾਕੀ ਰੇੜੇ ਉੱਪਰ ਲੱਦ ਕੇ ਆਪਣੇ ਨਾਲ ਲੈ ਗਿਆ,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 ਤੇ ਉਸਦਾ ਮੂੰਹ ਕਾਲਾ ਕਰਕੇ ਉਸਨੂੰ ਖੋਤੀ ਤੇ ਚਾੜ ਕੇ ਹਜੇ ਦੋ ਗੇੜੇ ਹੀ ਦਿੱਤੇ ਸਨ ਕਿ ਇੱਕ ਟੋਲੀ ਰਾਮ ਸੁੰਦਰ ਨੂੰ ਇਸ ਦੋਸ਼ ਵਿੱਚ ਫੜ ਲਿਆਈ ਕਿ ਉਸਨੇ ਰਾਤੀ ਬਿਜ਼ਲੀ ਦਾ ਲਾਟੂ ਬਾਲਿਆ ਸੀ, ਰਾਮ ਸੁੰਦਰ ਪਿੰਡ ਦਾ ਜਵਾਈ ਭਾਈ ਸੀ ਤੇ ਇੱਥੇ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ, ਉਹ ਪੜ੍ਹਿਆ ਲਿਖਿਆ ਤੇ ਕਾਂਗਰਸੀ ਸੀ ਤੇ ਜੱਟ ਉਸਨੂੰ ਕਾਂਗਰਸੀ ਦਾ ਪਿੱਠੂ ਸਮਝ ਕੇ ਉਸ ਨਾਲ ਹਿੱੜ ਰੱਖਦੇ ਸਨ ਉਹ ਚਿੱਟੇ ਕੱਪੜੇ ਪਾ ਕੇ ਕਿੱਧਰੇ ਚੱਲਿਆ ਸੀ ਉਸਨੇ ਕਿਹਾ ਸੀ ਕਿ ਉਹ ਤੇਰੇ ਰੁਪਏ ਦਿੰਦਾ ਸੀ ਤੇ ਉਸਨੂੰ ਖੋਤੀ ਤੇ ਨਾ ਚੜ੍ਹਾਇਆ ਜਾਵੇ ਪਰ ਮੁੰਡੀਰ ਵੱਧਦਾ ਉਸਦਾ ਮੂੰਹ ਕਾਲਾ ਕਰਕੇ ਉਸਨੂੰ ਖੋਤੀ ਤੇ, ਚਾੜ੍ਹਨ ਲਈ ਤਿਆਰ ਸੀ ਉਹਨਾਂ ਵਿੱਚ ਇੱਕ ਅਖਾਉਤੀ ਕਾਮਰੇਡ ਗੱਲ ਨੂੰ ਬਹੁਤ ਚੁੱਕ ਰਿਹਾ ਸੀ ਅੰਤ ਨਾਮੇ ਮਹਿਰੇ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਰਾਮ ਸੁੰਦਰ ਵੀ ਉਹ ਸਜ਼ਾ ਮਿਲਣੀ ਚਾਹੁੰਦਾ ਸੀ ਕਿ ਜੋ ਉਸਨੂੰ ਦਿੱਤੀ ਗਈ ਸੀ। ਬਸ ਕਾਮਰੇਡ ਤੇ ਉਸਦੇ ਜੋਟੀਦਾਰਾਂ ਨੇ ਉਸਨੂੰ ਚੁੱਕ ਕੇ ਖੋਤੀ ਤੇ ਚਾੜ੍ਹ ਦਿੱਤਾ ਪਿੰਡ ਦੇ ਦੋ ਬਜ਼ੁਰਗਾਂ ਨੇ ਦਾਖਲ ਦੇ ਕੇ, ਦਾਖਲਾ ਦੇ ਕੇ ਉਸਨੂੰ ਜਵਾਈ ਭਾਈ ਜਾਣ ਕੇ ਇਹ ਸੋਟ ਲੈ ਦਿੱਤੀ ਗਈ ਕਿ ਉਸਦਾ ਮੂੰਹ ਨਾ ਕਾਲਾ ਕੀਤਾ ਜਾਵੇ, ਅਜੇ ਇਹ ਖੋਰੂ ਮੁੱਕ ਸੀ ਮੁਕਾ ਸੀ ਕਿ ਦੁਪਿਹਰ ਵੇਲੇ ਪਤਾ ਲੱਗਿਆ ਕਿ ਪਿੰਡ ਦੀਆਂ ਦੋ ਮੱਝਾਂ ਮਰ ਗਈਆਂ ਹਨ, ਤਖ਼ਤ ਪੋਸ਼ ਤੇ ਬੈਠੇ ਲੋਕ ਟੂਣੇ ਦੇ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕੋਸ਼ਣ ਲੱਗੇ ਤੇ ਕੁੱਝ ਚੇਤੇ ਸਾਹ ਨੂੰ ਕੋਸ਼ਣ ਲੱਗੇ, ਜਿਸਨੇ ਪਿੰਡ ਦੇ ਦਾਨ ਵਿੱਚੋਂ ਦੋ ਮਣ ਕਣਕ ਸਾਧ ਪਾਸੋਂ ਲੈ ਲਈ ਸੀ ਇੰਨੀ ਦੇਰ ਨੂੰ ਤੇਜੂ ਮਜ਼ਹਬੀ ਰੋਂਦਾ ਹੋਇਆ ਆਇਆ ਤੇ ਉਸਨੇ ਦੱਸਿਆ ਕਿ ਉਸਦੇ ਪੁੱਤਰਾਂ ਵਾਂਗ ਪਾਲੀ ਤੇ ਸਮਝਦਾਰ ਮੱਝ ਇੱਕਦਮ ਗੜੀ ਦਾ ਸ਼ਿਕਾਰ ਹੋ ਕੇ ਮਰ ਗਈ ਹੈ ਸਾਰਿਆਂ ਨੇ ਤੇਜੂ ਨਾਲ ਹਮਦਰਦੀ ਕਰਦੇ ਹੋਏ ਉਸਨੂੰ ਭਾਣਾ ਮੰਨਣ ਲਈ ਕਿਹਾ।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

ਨਿਰਾਰਥਕਤਾ ਸਮਝਣ ਦੀ ਥਾਂ ਟੂਣੇ ਦੀ ਸਫ਼ਲਤਾ ਲਈ ਸਾਧ ਪਾਸੋਂ ਦੱਸੀਆਂ ਮੁਰਿਆਦਾਂ ਦੀ ਉਲੰਘਣਾ ਖਿਆਲ ਕਰਨਾ ਆਦਿ ਘਟਨਾਵਾਂ ਪੇਂਡੂ ਲੋਕਾਂ ਦੇ ਵਹਿਮਾਂ ਤੇ ਅੰਧ ਵਿਸ਼ਵਾਸ਼ਾਂ ਨੂੰ ਪ੍ਰਗਟ ਕਰਦੀਆਂ ਹਨ,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 ਆਪਣਾ ਵਹਿਮਾਂ ਭਰਮਾਂ ਤੇ ਪਾਖੰਡ ਦਾ ਜ਼ਾਲ ਵਿਛਾ ਕੇ ਲੋਕਾਂ ਉੱਤੇ ਬਹੁਤ ਸਾਰਾ ਦਾਣਾ, ਫੱਕਾ ਇਕੱਠਾ ਕਰਕੇ ਲੈ ਜਾਂਦਾ ਸੀ ਭਾਵੇਂ ਕਿ ਉਸਦੇ ਉਪਾਅ ਦਾ ਕੋਈ ਲਾਭਦਾਇਕ ਨਤੀਜਾ ਨਹੀਂ ਨਿਕਲਦਾ ਪ੍ਰੰਤੂ ਲੋਕ ਟੂਣੇ ਦੀ ਨਿਰਾਰਥਕਤਾ ਨੂੰ ਸਮਝਣ ਦੀ ਬਜਾਏ ਇਹ ਸਮਝਦੇ ਸਨ ਕਿ ਟੂਣਾ ਕਰਨ ਵਾਲਾ ਸਾਧ ਵਧੇਰੇ ਪ੍ਰਤਾਪੀ ਹੋਣਾ ਚਾਹੀਦਾ ਹੈ ਫਲਸਰੂਪ ਉਹ ਫਿਰ ਪ੍ਰਤਾਪੀ ਸਾਧ ਨੂੰ ਲੱਭਣ ਜ਼ਰੂ~ ਲੱਗਦੇ ਹਨ, ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਜਿੱਥੇ ਪੇਂਡੂ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਪੇਸ਼ ਕਰਦਾ ਹੈ ਉੱਥੇ ਸਰਕਾਰੀ ਮਸ਼ੀਨਰੀ ਦੀ ਸੁਸਤੀ ਉੱਪਰ ਵੀ ਚੋਟ ਕਰਦਾ ਹੈ, ਸਮੁੱਚੇ ਤੌਰ ਤੇ ਕਹਾਣੀ ਦਾ ਵਿਸ਼ਾ ਬੜਾ ਮੋਲਿਕ ਹੈ, ਇਸ ਵਿਸ਼ੇ ਰਾਹੀਂ ਕਹਾਣੀਕਾਰ ਨੇ ਇਸ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਪੇਂਡੂ ਲੋਕਾਂ ਵਿੱਚ ਅੰਧ ਵਿਸ਼ਵਾਸ਼ਾਂ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਗੈਰ ਜ਼ਿੰਮੇਵਾਰੀ ਦੇ ਸਿਰ ਆਉਂਦੀ ਹੈ, ਕਿਉਂਕਿ ਸਰਕਾਰ ਦੇ ਸੰਬੰਧਤ ਕਰਮਚਾਰੀ ਅਤੇ ਚਕਿਤਸਕ ਗੜੀ ਵਰਗੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਸਮੇਂ ਵੀ ਸਿਰ ਨਹੀਂ ਬਹੁੜਦੇ ਤੇ ਲੋਕਾਂ ਨੂੰ ਮਜ਼ਬੂਰਨ ਟੂਣਿਆਂ ਆਦਿ ਲਈ ਸਾਧਾਂ ਚੇਲਿਆਂ ਦੀ ਸਰਣ ਲੈਣੀ ਪੈਂਦੀ ਹੈ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਸਾਧਾਂ ਦੇ ਟੂਣੇ ਮਗਰੋਂ ਦੀ ਪਿੰਡ ਦੀ ਗੜੀ ਦੀ ਬਿਮਾਰੀ ਕਾਰਨ ਪਸੂ ਮਰਦੇ ਹਨ, ਤਾਂ ਲਕੀਰ ਦੇ ਫ਼ਕੀਰ ਜਿੱਥੇ ਕਿਸੇ ਹੋਰ ਵੱਡੇ ਸਾਧ ਕੋਲੋਂ ਟੂਣਾ ਕਰਵਾਉਣ ਦੀਆਂ ਗੱਲਾਂ ਸੋਚਦੇ ਹਨ ਉੱਥੇ ਪਿੰਡ ਦੇ ਉਹਨਾਂ ਸਾਊ ਤੇ ਸਿਆਣੇ ਬੰਦਿਆਂ ਦੀ ਇ~ ਬੇਇਜਤ ਕਰਦੇ ਹਨ ਜਿੰਨਾਂ ਵਿਰੋਧ ਸਾਧ ਦੀ ਦੱਸੀ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ ਲੱਗਦਾ ਹੈ ਲੋਕਾਂ ਦੀ ਇਹ ਰੁੱਚੀ ਦੱਸਦਾ ਹੋਇਆ ਕਹਾਣੀਕਾਰ ਪਿੰਡ ਦੇ ਧਾਰਮਿਕ ਆਗੂਆਂ, ਪੰਚਾਇਤ ਦੇ ਮੋਹਰੀਆਂ ਤੇ ਅਖਾਉਤੀ ਕਾਮਰੇਡਾਂ ਵੱਲੋਂ ਫੈਲਾਏ ਜਾਣ ਵਾਲੇ ਹਨੇਰੇ ਤੇ ਅੰਧ ਵਿਸ਼ਵਾਸ਼ ਨੂੰ ਵੀ ਵਿਅੰਗਾਤਮਕ ਢੰਗ ਨਾਲ ਨੰਗਾ ਕਰਦਾ ਹੈ ਇਸ ਪ੍ਰਕਾਰ ਕਹਾਣੀਕਾਰ ਇਸ ਕਹਾਣੀ ਰਾਹੀਂ ਪੇਂਡੂ ਲੋਕਾਂ ਨੂੰ ਅੰਧ ਵਿਸ਼ਵਾਸ਼ ਦਾ ਤਿਆਗ ਕਰਨ ਦਾ ਸੁਨੇਹਾਂ ਦਿੰਦਾ ਹੈ, ਤੇ ਸਰਕਾਰੀ ਮਸ਼ੀਨਰੀ ਨੂੰ ਸੁਚੇਤ ਹੋ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੰਦਾ ਹੈ ਇਹ ਕਹਾਣੀ ਬਹੁਤ ਹੀ ਰੋਚਕ ਸਵਾਦਲੀ, ਯਥਾਰਥਕ ਮਨੋਵਿਗਿਆਨਕ ਤੇ ਪ੍ਰਭਾਵਸ਼ਾਲੀ ਹੈ ਇਸਦੇ ਕਥਾਨਕ ਦੀ ਉਸਾਰੀ ਪਾਤਰ ਚਿਤਰਨ ਤੇ ਵਾਤਾਵਰਨ ਬਹੁਤ ਹੀ ਕਲਾਤਮਕ ਹੈ, ਮੋਤੀ ਕਹਾਣੀ, ਮੋਤੀ ਕਹਾਣੀ ਮਹਿੰਦਰ ਸਿੰਘ ਜੋਸ਼ੀ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਮਾਂ ਦੀ ਮਮਤਾ ਹੈ, ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਤੇ ਅਤੇ ਰੱਖੀ ਦੇ ਦੋ ਪੁੱਤਰ ਸਨ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 ਉਹ ਘੁਮਾਰ ਸਨ ਤੇ ਖੋਤਿਆਂ ਨਾਲ ਕੰਮ ਕਰਦੇ ਸਨ, ਹੁਣ ਪਿੰਡ ਦੇ ਲੋਕ ਜਿੱਤੇ ਨੂੰ ਪਾਕਿਸਤਾਨ ਜਾਣ ਲਈ ਕਹਿ ਰਹੇ ਸਨ ਪਰ ਉਸਨੂੰ ਇਹ ਸੁਝਾਅ ਬੜਾ ਬੁਰਾ ਲੱਗਾ ਕਿਉਂਕਿ ਪਾਕਿਸਤਾਨ ਵਿੱਚ ਉਸਦਾ ਕੋਈ ਵੀ ਨਹੀਂ ਸੀ ਫਿਰ ਪਿੰਡ ਕੇ ਕੁੱਝ ਸਿਆਣਿਆਂ ਨੇ ਉਸਨੂੰ ਆਪਣਾ ਨਾਂ ਵਟਾਉਣ ਲਈ ਕਿਹਾ, ਇਹ ਸੁਝਾਅ ਨੂੰ ਮੰਨ ਕੇ ਜਿੱਤਾ ਸਿੱਖ ਬਣ ਗਿਆ ਪਰ ਪਿੰਡ ਦੇ ਖਰੁੱਡੀ ਮੁੰਡੇ ਇਸ ਨਾਲ ਵੀ ਸੰਤੁਸ਼ਟ ਨਾ ਹੋਏ ਉਹਨਾਂ ਕਿਹਾ ਕਿ ਉਹ ਕਦੇ ਬਣਨ, ਨਹੀਂ ਤਾਂ ਉਹ ਉਹਨਾਂ ਨਾਲ ਹਥਿਆਰਾਂ ਨਾਲ ਨਿਪਟਣਗੇ ਕਿਸੇ ਸਿਆਣੇ ਦੀ ਸਲਾਹ ਤੇ ਜਿੱਤੇ ਨੇ ਖੋਤੇ ਵੇਚ ਦਿੱਤੇ ਤੇ ਉਹ ਸਫ਼ੈਦ ਪੋਸ਼ ਨਰਾਤਾ ਸਿੰਘ ਦੇ ਫਸਲ ਸੰਭਾਲਣ ਲਈ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 ਇੱਕ ਸ਼ਾਮ ਜੰਗੀਰ ਭੰਗੂ ਦੀ ਨਹੁੰ ਨੂੰ ਬੱਚਾ ਹੋਣਾ ਸੀ ਤੇ ਉਹ ਰੱਖੀ ਨੂੰ ਬੁਲਾ ਕੇ ਲੈ ਗਿਆ, ਉਸਨੇ ਉਸਦੇ ਦੇਖਭਾਲ ਕੀਤੀ, ਉਹਨਾਂ ਨੇ ਲੜਕਾ ਹੋਇਆ ਤੇ ਉਹ ਬੜੇ ਖ਼ੁਸ਼ ਹੋਏ ਨਹੁੰ ਨੇ ਰੱਖੀ ਨੂੰ ਕੁੱਝ ਮੰਗਣ ਲਈ ਕਿਹਾ, ਰੱਖੀ ਨੇ ਬਿਨਾਂ ਕੁੱਝ ਸਮਝੇ ਇੱਕ ਗਧਾ ਲੈ ਕੇ ਦੇਣ ਲਈ ਕਿਹਾ ਉਹ ਇਸ ਮੰਗ ਤੇ ਬੜੇ ਹੱਸੇ, ਪਰ ਉਹਨਾਂ ਅਗਲੀ ਸਵੇਰ ਤਿੰਨ ਕੁ ਮਹੀਨੇ ਦਾ ਗਧੇ ਦਾ ਇੱਕ ਬੱਚਾ ਉਹਦੇ ਵਿਹੜੇ ਵਿੱਚ ਲਿਆ ਲਿਆਂਦਾ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 ਸੁੱਕੀ ਕਣਕ ਤੇ ਛੋਲੇ ਖਾਣ ਲਈ ਦਿੰਦੀ, ਤੇ ਉਸਦਾ ਪਿੰਡਾ ਲਿਸ਼ਕਾ ਲਿਸ਼ਕਾ ਕੇ ਰੱਖਦੀ ਉਹ ਜਿੱਤੇ ਨੂੰ ਕਹਿੰਦੀ ਕਿ ਉਹ ਉਸਨੂੰ ਉਸ ਉੱਪਰ ਭਾਰ ਨਹੀਂ ਲੱਦਣ ਦਿਆ ਕਰੇਗੀ ਉਸਨੇ ਆਪਣੇ ਪੁੱਤਰਾਂ ਦੇ ਨਾਂ ਤੇ ਉਸਦਾ ਨਾਂ ਮੋਤੀ ਰੱਖਿਆ ਮੱਮਾ ਮਾਮਦੀਨ ਦੇ ਨਾਂ ਦਾ ਸੀ, ਤੇ ਤੱਤਾ ਤੁਫ਼ੀਕ ਦੇ ਨਾਂ ਦਾ ਉਹ ਜਦੋਂ ਵੀ ਮੂੰਹੋਂ ਮੋਤੀ ਸ਼ਬਦ ਕੱਢਦੀ ਉਸਦੇ ਬੁੱਲ ਸ਼ਹਿਦ ਨਾਲ ਭਿੱਜ ਜਾਂਦੇ ਜਿੱਤਾ ਮਿਆਦੀ ਬੁਖਾਰ ਨਾਲ ਮੰਜੇ ਤੇ ਪੈ ਗਿਆ, ਰੱਖੀ ਨੂੰ ਪੈਸੇ ਧੇਲੇ ਦੀ ਬਹੁਤ ਤੰਗੀ ਆਈ, ਉਸਨੇ ਗਿੱਧਾ ਮਾਲ ਤੋਂ ਕੁੱਝ ਕਰਜ਼ਾ ਲਿਆ ਪਰ ਹਜੇ ਕਰਜ਼ੇ ਨੂੰ ਮਹੀਨਾ ਪੂਰਾ ਹੀ ਹੋਇਆ ਨਹੀਂ ਸੀ, ਕਿ ਗਿੱਧੇ ਦਾ ਮੁੰਡਾ ਲਛਮਣ ਵਿਆਜ਼ ਵਿੱਚ ਉਸਦਾ ਮੋਤੀ ਖੋਲ ਕੇ ਲੈ ਗਿਆ ਰੱਖੀ ਦਾ ਮਨ ਬਹੁਤ ਦੁੱਖ ਹੋਇਆ ਉਸਦੇ ਗਿੱਧੇ ਨੂੰ ਬਹੁਤ ਗਾਲਾਂ ਕੱਢੀਆਂ, ਜਦੋਂ ਜਿੱਤੇ ਨੇ ਉਸਨੂੰ ਹੋਂਸਲਾ ਦਿੰਦਿਆ ਗਿੱਧੇ ਨਾਲ ਆਪਣੇ ਪੁਰਾਣੇ ਸੰਬੰਧ ਦੱਸੇ ਤਾਂ ਰੱਖੀ ਨੇ ਉਸਦਾ ਨੂੰਹ ਨਹੋਦਰਾਂ ਨਾਲ ਵਿਲੁੰਦਰ ਦਿੱਤਾ ਗਿੱਧੇ ਹੋਰ ਵੀ ਹਵੇਲੀ ਵਿੱਚ ਮੋਤੀ ਬਹੁਤ ਸੁਣ ਉਦਾਸ ਹੋਇਆ, ਉਸਨੇ ਉਹਨਾਂ ਦੇ ਘਰ ਕੁੱਝ ਨਾ ਖਾਧਾ ਰੱਖੀ ਨੂੰ ਵੀਰਵਾ~ ਇਹ ਤੱਥ ਜੋ ਅੰਕਿਤਾ ਪਹਿਲਾ ਵਿਚ ਅੰਕਤ ਹਨ ਇਨ੍ਹਾਂ ਕਰਕੇ ਵੀ ਨਹਿਰੂ ਜੀ ਤੇ ਪਟੇਲ ਜੀ ਮੈਨੂੰ ਸੋਧਣ ਦਾ ਬਹਾਨਾ ਹੀ ਲੱਭ ਰਹੇ ਸਨ।

ਸੰਨ ਉੱਨੀ ਸੌ ਸੰਤਾਲੀ ਵਾਲਾ ਸਰਕੂਲਰ, ਸਾਰੇ ਸਿੱਖਾਂ ਨੂੰ ਜਰਾਇਮ-ਪੇਸ਼ਾ ਘੋਸ਼ਿਤ ਕਰਨ ਵਾਲਾ, ਨਿਰੀ ਪੰਜਾਬ ਦੇ ਗਵਰਨਰ, ਚੰਦੂ ਲਾਲ ਤ੍ਰਿਵੇਦੀ ਦੀ ਨਿੱਜੀ ਕੁਚੇਸ਼ਟਾ ਹੀ ਮੱਤ ਸਮਝੀ ਜਾਏ। ਸੰਨ ਉੱਨੀ ਸੌ ਚੁਰੰਜਾ ਦੇ ਨੇੜੇ ਤੇੜੇ ਇੱਕ ਅਜਿਹਾ ਸ਼ਾਹੀ ਹੁਕਮ ਹਿੰਦੁਸਤਾਨੀ ਫ਼ੌਜ ਦੇ ਵੱਡੇ ਅਫ਼ਸਰਾਂ ਦੇ ਨਾਮ ਵੀ ਜਾਰੀ ਹੋਇਆ ਸੁਣਿਆ ਸੀ ਕਿ ਫ਼ੌਜੀ ਸਿੱਖਾਂ ਨੂੰ, ਵਾਹ ਲੱਗਦੀ, ਦਬਾ ਧਮਕਾ ਕੇ, ਨਿਮਾਣਾ ਅਤੇ ਉਤਾਰੂ ਮਾਨਭੰਗ ਤੇ ਢਹਿੰਦੀਆਂ ਕਲਾਂ ਵਿਚ, ਨਿਰੰਤਰ ਰੱਖਿਆ ਜਾਵੇ, ਇਕ ਸਿੱਖ ਫ਼ੌਜੀ ਅਫ਼ਸਰ ਮੇਜਰ ਗਿਆਨ ਸਿੰਘ ਨੇ ਇਸ ਦੇ ਵਿਰੁੱਧ protest ਕੀਤਾ ਤਾਂ ਜੋ ਦਸ਼ਾ ਉਸ ਦੀ ਕੀਤੀ ਗਈ, ਉਸ ਦਾ ਵਰਣਨ ਉਹ ਆਪ ਹੀ ਭਲੀ ਪ੍ਰਕਾਰ ਕਰ ਸਕਦੇ ਹਾਂ ਸਰਦਾਰ ਹੁਕਮ ਸਿੰਘ ਜੀ ਨੇ ਅਕਾਲੀ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਵਿੱਚ ਇਸ ਦੁਰਨੀਤੀ ਦੇ ਵਿਰੁੱਧ ਲੋਕ ਸਭਾ ਵਿੱਚ ਧਿਆਨ ਦਿਵਾਊ ਨੋਟਿਸ ਦਿੱਤਾ ਸੀ। ਪਰ ਉਦੋਂ ਹੀ ਸਰਦਾਰ ਹੁਕਮ ਸਿੰਘ ਦਾ ਤਾਰਾ ਚਮਕ ਉੱਠਿਆ ਤੇ ਉਹ ਡਿਪਟੀ ਸਪੀਕਰ ਬਣਾ ਦਿੱਤੇ ਗਏ ਅਤੇ ਇਹ ਧਿਆਨ ਦਿਵਾਊ ਨੋਟਿਸ ਵਿੱਚ ਹੀ ਰਹਿ ਗਿਆ ਬਸ ਇਤਨੀ ਸੀ ਬਾਤ ਥੀ ਜਿਸੇ ਅਫਸਾਨਾ ਕਰ ਦਿਆ, ਅਨੇਕ ਸੁਭਾਵਕ ਦਵੇਸ਼ੀ ਹਿੰਦੂ ਅਤੇ ਮਲੀਨ ਬੁੱਧੀ ਸਿੱਖਾਂ ਨੇ ਜਵਾਹਰ ਲਾਲ ਨਹਿਰੂ ਤੱਕ ਬਤੰਗੜ ਬਣਾ ਬਣਾ ਕੇ ਗਚਾਉਣੇ ਆਰੰਭ ਦਿੱਤੇ ਕਿ ਮਾਸਟਰ ਤਾਰਾ ਸਿੰਘ ਤੇ ਕਪੂਰ ਸਿੰਘ

ਪਰ ਰਾਜ-ਕਾਜ ਚਲਾਉਣ ਦੀਆਂ ਅੰਦਰੂਨੀ ਮਨੋਵ੍ਰਿਤੀਆਂ ਦੀ ਸੂਝ-ਬੂਝ ਵਿਚ ਨਿਪੁੰਨ ਨਹੀਂ ਸਨ ਹੁੰਦੇ ਵੀ ਕਿਵੇਂ, ਸਾਰੀ ਉਮਰ ਤਾਂ ਐਜੀਟੇਸ਼ਨਾਂ ਕਰਦਿਆਂ ਤੇ ਸਮਾਜਸਿਧਾਂਤ ਦੇ ਆਧੁਨਿਕ ਗ੍ਰੰਥ ਪੜ੍ਹਦਿਆਂ ਅਤੇ ਰਾਜ-ਸੱਤਾ ਨੂੰ ਜੱਫਾ ਮਾਰਨ ਦੀ ਮਹਾਂਵਿਦਿਆ ਦੀ ਘੋਖ ਵਿਚ ਲੰਘੀ ਅਤੇ ਸਦਾ ਦੰਭਾਸ਼ਿਤ ਆਦਰਸ਼ਵਾਦ ਦੇ ਗਗਨਾਂ ਦੇ ਹੀ ਉਡਾਰੂ ਰਹੇ, ਧਰਤੀ ਉੱਤੇ ਤੁਰਨ ਵਾਲਿਆਂ ਦੀਆਂ ਚਾਲਾਂ ਤੋਂ ਉੱਕਾ ਅਗਿਆਤ, ਝੱਟ ਇਕ ਚਿੱਠੀ ਗਵਰਨਰ ਪੰਜਾਬ, ਸ੍ਰੀ ਚੰਦੂ ਲਾਲ ਤ੍ਰਿਵੇਦੀ ਅਤੇ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਭਾਰਗਵ, ਨੂੰ ਲਿਖ ਮਾਰੀ ਕਿ ਇਸ ਕਪੂਰ ਸਿੰਘ ਦਾ ਮੱਕੂ ਕਿਉਂ ਨਹੀਂ ਠੱਪਿਆ ਜਾਂਦਾ ਇਉਂ ਤੇ ਅਜਿਹੀਆਂ ਹੀ ਚਿੱਠੀਆਂ ਹਿੰਦੂ ਪਦਪਾਤਸ਼ਾਹੀ ਛੱਤ੍ਰਪਤੀ, ਭਾਰਤ ਦੇ ਗ੍ਰਹਿ-ਮੰਤਰੀ ਸ੍ਰੀ ਸਰਦਾਰ ਪਟੇਲ ਨੇ ਵੀ ਲਿਖ ਮਾਰੀ।

ਇਹ ਕਹਿ ਕੇ ਕਿ ਇਹ ਗ਼ੈਰ-ਜ਼ਰੂਰੀ ਹਨ, ਕਦੇ ਸੁਣਿਆ ਹੈ ਕਿ ਮਗਰਮੱਛਾਂ ਦਾ ਮਹਾਂਧੀਸ਼ ਅਤੇ ਉਪਮਹਾਂਧੀਸ਼ ਮੱਗੋ-ਪੀਰ ਦਰਿਆ ਦੇ ਲਘੂ ਮਗਰਮੱਛਾਂ ਨੂੰ ਹੁਕਮ ਦੇਵੇ ਕਿ ਫਲਾਣੀ ਮੱਛੀ ਨੂੰ ਨਿਗਲ ਲਵੋ ਅਤੇ ਉਸ ਮੱਛੀ ਦੀ ਜੀਵਨ-ਯਾਤਰਾ ਦਾ ਸ਼ੀਘਰ ਅੰਤ ਨਾ ਹੋਇਆ ਹੋਵੇ, ਮਾਂ ਵਿਸ ਦੇਵੇ ਪੁੱਤ ਨੂੰ ਕੌਣ ਰੱਖਣ ਹਾਰਾ ਅੰਗਰੇਜ਼ਾਂ ਦੇ ਰਾਜ ਵਿਚ ਜਾਂ ਕਿਸੇ ਵੀ ਹੋਰ ਸਾਉ ਸਰਕਾਰ, ਅਦਾਲਤ ਵਿਚ ਇਹ ਚਾਰ ਚਿੱਠੀਆਂ ਹੀ, ਮੇਰੇ ਵਿਰੁੱਧ ਹੋਈ ਕਿਸੇ ਵੀ ਵਿਭਾਗੀ ਪੜਤਾਲ ਤੋਂ, ਇਥੋਂ ਤਕ ਕਿ ਵੱਡੇ ਤੋਂ ਵੱਡੇ ਕਤਲ, ਖੂਨ ਆਦਿ ਦੇ ਆਰੋਪਤ ਦੋਸ਼ਾਂ ਤੋਂ ਵੀ ਮੈਨੂੰ ਸਾਫ਼ ਬਰੀ ਕਰਵਾਉਣ ਲਈ ਕਾਫ਼ੀ ਸਨ ਅਤੇ ਇਨ੍ਹਾਂ ਚਿੱਠੀਆਂ ਦੇ ਆਧਾਰ ਉਤੇ ਹੀ ਕਿਸੇ ਵੀ ਪ੍ਰਾਣਵਾਨ, ਜਾਗ੍ਰਤ, ਪਰਜਾਤੰਤਰ ਰਾਜ-ਸ਼ਾਸਨ ਵਿਚ ਇਹ ਦੋਵੇਂ ਮਹਿਖਾਸੁਰ, ਨਹਿਰੂ ਜੀ ਤੇ ਪਟੇਲ ਜੀ, ਆਪਣੇ ਅਧਿਕਾਰਾਂ ਦੀ ਘੋਰ ਦੁਰਵਰਤੋਂ ਕਰਨ ਦੇ ਦੋਸ਼ ਵਿਚ, ਆਪਣੀ ਪ੍ਰਭੂਸੱਤਾ ਸੰਪੰਨ ਪਦਵੀ ਤੋਂ ਉਤਾਰੂ ਹੋ ਕੇ, ਕਾਰਗ੍ਰਹਿ-ਵਾਸੀ ਹੋਣ ਦੇ ਅਧਿਕਾਰੀ ਬਣ ਚੁੱਕੇ ਸਨ, ਪਰ ਅਜੇ ਕਾਂਗਰਸ ਦਾ ਪਤਨ ਅਤੇ ਜਨਤਾ ਸਰਕਾਰ ਦਾ ਰਾਜ ਸਥਾਪਤ ਨਹੀਂ ਹੋਇਆ ਅੰਤਿਕਾ ਪਹਿਲਾ ਵਿਚ ਜੋ ਵਾਕਿਆ ਤੇ ਤੱਥ ਅੰਕਤ ਕੀਤੇ ਗਏ ਹਨ ਅਤੇ ਵਿਸ਼ੇਸ਼ ਕਰਕੇ ਜਾਟ ਮੰਤਰੀ ਕੈਪਟਨ ਰਣਜੀਤ ਸਿੰਘ ਅਤੇ ਜੱਟ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਤਿੰਨ ਹਿੰਦੂ ICS ਅਫ਼ਸਰਾਂ, ਸਚਦੇਵ, ਸ੍ਰੀਨਗੋਸ਼, ਭਿੱਢੇ ਆਦਿ ਦੀਆਂ, ਹਿੰਦੂ ਸੈਕੂਲਰ ਰਾਜ ਦ੍ਰਿੜ ਕਰਨ ਹਿੱਤ, ਜਿਨ੍ਹਾਂ ਉਤਸ਼ਾਹ-ਪੂਰਤ ਕਾਰਸਤਾਨੀਆਂ ਦਾ ਵਿਸਤਾਰ ਆਉਂਦਾ ਹੈ ਉਹ ਅਸਲ ਵਿਚ ਪੰਡਤ ਜਵਾਹਰ ਲਾਲ ਜੀ ਅਤੇ ਸਰਦਾਰ ਪਟੇਲ ਦੀਆਂ ਚਿੱਠੀਆਂ ਅਤੇ ਉਨ੍ਹਾਂ ਚਿੱਠੀਆਂ ਦੇ ਪ੍ਰੇਰਕ ਵਿਚਾਰਾਂ ਨੂੰ ਫੁੱਲ ਚੜ੍ਹਾਉਣ ਦੇ ਯਤਨਾਂ ਦੀ ਇਕ ਕੜੀ ਹੀ ਸਮਝਣੀ ਚਾਹੀਏ ਅਤੇ ਨਾਲ ਹੀ ਉਨ੍ਹਾਂ ਫ਼ਿਰਕੂ ਰੁਹਜਾਨਾਂ ਦਾ ਅਕੱਟ ਸਬੂਤ ਤੇ ਪ੍ਰਗਟਾਵਾ ਜਿਨ੍ਹਾਂ ਕਰਕੇ communal award ਹੋਂਦ ਵਿਚ ਆਇਆ ਤੇ ਸੰਨ ਉੱਨੀ ਸੌ ਸੰਤਾਲੀ ਵਿਚ ਹਿੰਦੁਸਤਾਨ ਦੋ ਟੁਕੜਿਆਂ ਵਿਚ ਵੰਡ ਦਿੱਤਾ ਗਿਆ। ਇਹ ਸਮਝੇ ਬਿਨਾਂ ਹਿੰਦੁਸਤਾਨ ਦੇ ਬਟਵਾਰੇ ਦੇ ਸ਼ੁੱਧ ਰੂਪ ਨੂੰ ਸਮਝਣਾ ਕਠਨ ਹੈ ਬਾਰਾਂ ਅਪ੍ਰੈਲ, ਸੰਨ ਉੱਨੀ ਸੌ ਉਣੰਜਾ ਨੂੰ ਮੈਂ ਚਾਰ ਮਹੀਨੇ ਦੀ ਛੁੱਟੀ ਉਤੇ ਸ਼ਿਮਲੇ ਠਹਿਰਿਆ ਹੋਇਆ ਸੀ। ਉਸ ਦਿਨ ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਦੇ ਖ਼ਿਲਾਫ਼ ਬੇ-ਪ੍ਰਤੀਤੀ ਦਾ ਮਤਾ, ਪੰਜਾਬ ਦੀ ਵਿਧਾਨ ਸਭਾ ਵਿਚ ਅਚਾਨਚਕ ਪਾਸ ਹੋ ਗਿਆ, ਤੇਰਾਂ ਅਪ੍ਰੈਲ ਨੂੰ ਵਿਸਾਖੀ ਦੀ ਛੁੱਟੀ ਸੀ ਅਤੇ ਚੌਦਾਂ ਅਪ੍ਰੈਲ ਨੂੰ ਸਵੇਰੇ ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਨੇ ਨਵੇਂ ਮੰਤਰੀ ਮੰਡਲ ਨੂੰ ਹਕੂਮਤ ਸੰਭਾਲ ਦੇਣੀ ਸੀ। ਇਉਂ, ਬਾਰਾਂ ਅਪ੍ਰੈਲ ਸੰਨ ਉੱਨੀ ਸੌ ਉਣੰਜਾ ਨੂੰ ਸ਼ਾਮ ਦੇ ਪੰਜ ਵਜੇ, ਡਾਕਟਰ ਗੋਪੀ ਚੰਦ ਦੀ ਵਜ਼ਾਰਤ ਦੇ ਅਧਿਕਾਰ, ਵਾਸਤਵਿਕ ਰੂਪ ਵਿਚ ਸਮਾਪਤ ਹੋ ਚੁੱਕੇ ਸਨ। ਤੇਰਾਂ ਅਪ੍ਰੈਲ ਤੇ ਚੌਦਾਂ ਅਪ੍ਰੈਲ ਸੰਨ ਉੱਨੀ ਸੌ ਉਣੰਜਾ ਦੀ ਦਰਮਿਆਨੀ ਰਾਤ ਨੂੰ, ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਦੇ ਅਧਿਕਾਰਾਂ ਥੱਲੇ ਅਤੇ ਗੋਪੀ ਚੰਦ ਭਾਰਗਵ ਦੇ ਹੁਕਮ ਨਾਲ, ਰਾਤ ਦੇ ਸਾਢੇ ਬਾਰਾਂ ਵਜੇ ਮੈਨੂੰ ICS ਦੀ ਪਦਵੀ ਤੋਂ ਮੁਅੱਤਲੀ ਦਾ ਹੁਕਮ, ਸ੍ਰੀ ਸੱਚਦੇਵ ICS chief secretary ਦੇ ਦਸਤਖ਼ਤਾਂ ਹੇਠ, ਦੇ ਦਿੱਤਾ ਗਿਆ।

ਰਾਜ ਤਿਕੜੇ ਕਾ, ਗੁਰੂ ਰਾਖਾ ਹੈ ਭਾਈ ਸਿੱਖੜੇ ਕਾ, ਤਿਕੜਾ ਨਹਿਰੂ, ਪਟੇਲ, ਤ੍ਰਿਵੇਦੀ ਬਿਨਾਂ ਕਿਸੇ ਦੋਸ਼ ਲਾਏ ਦੇ, ਬਿਨਾਂ ਕਿਸੇ ਪੁੱਛ-ਪੜਤਾਲ ਦੇ ਤੇ ਬਿਨਾਂ ਕਾਇਦਾ ਕਾਨੂੰਨ ਵਿਚਾਰੇ ਦੇ, ਸਿੱਧਾ ਹਿੱਕ ਦੇ ਧੱਕੇ ਨਾਲ, ਤਾਂ ਜੋ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਹ ਨਾ ਸਮਝਣ ਕਿ ਉਨ੍ਹਾਂ ਦੀ ਕੁਚੇਸ਼ਟਾ ਨੂੰ ਫੁੱਲ ਨਹੀਂ ਚੜਾਏ ਗਏ, ਇਹ ਕਾਰਾ ਜਰਾਇਮ-ਪੇਸ਼ਾ ਸਿੱਖ ਪੰਥ ਦੇ ਇਕ ਉੱਚਤਮ ਸ਼੍ਰੇਣੀ ਦੇ ਰਾਜ-ਅਧਿਕਾਰੀ ਦੇ ਵਿਰੁੱਧ ਕੀਤਾ ਗਿਆ, ਸਤਯਮੇਵ ਜਯਤੇ।

ਇਉਂ ਮੁਅੱਤਲ ਅੱਜ ਤਕ ਕੀਤਾ ਗਿਆ ਹੈ ਡੰਗ-ਟਪਾਊ ਸਰਕਾਰਾਂ, ਜਿਹੀ ਕਿ ਡਾਕਟਰ ਭਾਰਗਵ ਦੀ, ਬਾਰਾਂ ਅਪ੍ਰੈਲ ਸੰਨ ਉੱਨੀ ਸੌ ਉਣੰਜਾ ਨੂੰ ਬਣ ਗਈ ਸੀ, ਉਹ ਕਦੇ ਵੀ ਇਸ ਪ੍ਰਕਾਰ ਦੇ ਠੋਸ ਕਦਮ, ਜਿਨ੍ਹਾਂ ਦੀ ਕਿ ਪੈਰਵੀ ਤੇ ਪੂਰਤੀ ਉਹ ਆਪ ਕਰਨ ਤੋਂ ਅਸਮਰੱਥ ਹੋ ਚੁੱਕੇ ਹੋਣ, ਨਹੀਂ ਚੁੱਕਦੀ। ਇਹ ਸਪੱਸ਼ਟ ਅਤੇ ਪ੍ਰਮਾਣੀਕ ਰਾਜ-ਕ੍ਰਿਆ ਦਾ ਵਿਧਾਨ ਹੈ, ਜਿਸ ਦੀ ਉਲੰਘਣਾ ਕਰਨੀ, ਕਿਸੇ ਮੰਤਰੀ-ਮੰਡਲ ਲਈ ਵੀ ਬੱਜਰ ਕੁਕਰਮ ਹੈ, ਪਰ ਮੁਗ਼ਲ ਪਾਤਸ਼ਾਹ, ਬਹਾਦਰ ਸ਼ਾਹ ਨੇ ਸੰਨ ਸਤਾਰਾਂ ਸੌ ਦਸ ਵਿਚ ਇਹ ਫ਼ੁਰਮਾਨ ਜਾਰੀ ਕੀਤਾ ਸੀ ਕਿ ਨਾਨਕ ਪ੍ਰਸਤਾਂ ਰਾ ਹਰ ਕੂਜਾ ਕਿ ਬਿਯਾਬੰਦ, ਬ-ਕਤਲ ਰਸਾਨੰਦ, ਅਰਥਾਤ, ਜਿਥੇ ਕਿਤੇ ਭੀ ਕੋਈ ਸਿੱਖ ਦਿਸੇ, ਉਥੇ ਹੀ ਮਾਰ ਮੁਕਾਓ, ਮੇਰੇ ਉਤੇ ਇਸੇ ਮੁਗ਼ਲ ਫ਼ੁਰਮਾਨ ਨੂੰ ਲਾਗੂ ਕੀਤਾ ਗਿਆ, ਮੈਂ ਆਪਣੇ ਸਿੱਖ ਹੋਣ ਦਾ ਜੈਕਾਰਾ ਜੁ ਲਾਇਆ। ਛੁੱਟੀ ਉੱਤੇ ਵਿਚਰ ਰਹੇ ਸਰਕਾਰੀ ਨੌਕਰ ਉਤੇ ਕਦੇ ਮੁਅੱਤਲੀ ਦਾ ਹੁਕਮ ਲਾਗੂ ਹੀ ਨਹੀਂ ਕੀਤਾ ਜਾ ਸਕਦਾ ਜਿਤਨਾ ਚਿਰ ਉਸ ਨੂੰ ਪਹਿਲਾਂ ਛੁੱਟੀਉਂ ਬੁਲਾ ਕੇ, ਆਪਣੀ ਪਦਵੀ ਉਤੇ ਲਗਾ ਨਾ ਲਿਆ ਜਾਵੇ। ਪਰ ਇਹ ਗੱਲਾਂ ਕਾਨੂੰਨ ਦੀਆਂ ਹਨ, ਜਿਹੜੇ ਮੰਦਭਾਗੇ ਕਾਨੂੰਨ ਦੀਆਂ ਹੱਦਾਂ ਤੋਂ ਬਾਹਰ ਧਕੇਲ ਦਿੱਤੇ ਗਏ ਹੋਣ, ਉਨ੍ਹਾਂ ਦਾ ਬਚਾਅ ਕੌਣ ਕਰੇ। ਸਰਕਾਰੀ ਛੁੱਟੀ ਵਾਲੇ ਦਿਨ ਅਤੇ ਅੱਧੀ ਰਾਤ ਨੂੰ ਸਰਕਾਰੀ ਅਫ਼ਸਰਾਂ ਨੂੰ ਮੁਅੱਤਲ ਕਰਨ ਦੇ ਹੁਕਮ ਪਾਸ ਕਰਨਾ ਨਾ ਵਿਧਾਨ ਹੈ ਅਤੇ ਨਾ ਰੀਤੀ, ਪਰ ਵਿਧਾਨ ਤੇ ਰੀਤੀ ਉਨ੍ਹਾਂ ਲਈ ਹੈ, ਜਿਹੜੇ ਸਿੱਖੀ ਦੀ ਸ਼ਰਧਾ ਦਾ ਘੋਰ ਪਾਪ ਨਹੀਂ ਕਰਦੇ ਹੁਣ ਸੈਕੂਲਰ ਹਿੰਦੂ-ਰਾਜ ਦਾ ਪ੍ਰਾਰੰਭ ਹੋ ਚੁੱਕਾ ਸੀ ਅਤੇ ਕੋਈ ਕਾਇਦਾ ਕਾਨੂੰਨ ਧਰਮ, ਨਿਆਂ, ਇਨ੍ਹਾਂ ਪ੍ਰਵੇਸ਼, ਆਪ-ਹੁਦਰੇ, ਨਿਰੰਕੁਸ਼, ਨਵ-ਜਨਮੇ ਹਾਕਮਾਂ ਉੱਤੇ ਲਾਗੂ ਨਹੀਂ ਰਹਿ ਗਿਆ ਸੀ, ਇਹ ਲੋਕ ਹਨ ਜਿਹੜੇ ਕਿ ਸਿੱਖਾਂ ਨੂੰ ਜਰਾਇਮ-ਪੇਸ਼ਾ ਜਾਤੀ ਕਹਿੰਦੇ ਨਹੀਂ ਸ਼ਰਮਾਉਂਦੇ, ਇਹ ਪੰਡੀਆ ਮੋਹੇ ਢੇਡ ਕਹਿਤ ਹੈ। ਇਉਂ ਪੂਰਾ ਇਕ ਵਰ੍ਹਾ ਜਦ ਮੈਂ, ਨਾ ਧਰਤੀ ਨਾ ਅਸਮਾਨ, ਲਟਕਦਾ ਰਿਹਾ ਤਦ ਮੈਂ ਇਕ ਸਵਿਸਤਾਰ ਰੋਸ-ਪੱਤ੍ਰ ਦਿੱਲੀ ਦੀ ਸਰਕਾਰ ਨੂੰ ਲਿਖਿਆ, ਕਿ ਮੈਨੂੰ ਕਿਉਂ ਕਾਨੂੰਨ ਤੇ ਵਿਧਾਨ ਦੇ ਵਿਰੁੱਧ, ਇਉਂ ਸੂਲੀ ਉਤੇ ਟੰਗਿਆ ਹੋਇਆ ਹੈ ਗੱਲ ਨੂੰ ਇਕ ਪਾਸੇ ਕਿਉਂ ਨਹੀਂ ਕੀਤਾ ਜਾਂਦਾ, ਤਦ ਦਿੱਲੀ ਦੀ ਸਰਕਾਰ, ਜਿਸ ਦੇ ਕਰਤਾ ਧਰਤਾ ਪੰਡਿਤ ਜਵਾਹਰ ਲਾਲ ਤੇ ਸਰਦਾਰ ਪਟੇਲ ਹੀ ਸਨ, ਨੇ ਸਾਰੇ ਹਿੰਦੁਸਤਾਨ ਦੀਆਂ ਰਾਜ ਸਰਕਾਰਾਂ ਨੂੰ ਫ਼ਿਰਤੂ ਤੇ ਕਰੜਾ ਹੁਕਮ ਜਾਰੀ ਕੀਤਾ ਕਿ ਕਿਸੇ ICS ਅਫ਼ਸਰ ਨੂੰ ਬਿਨਾਂ ਦੋਸ਼ ਪੜਤਾਲ ਤੇ ਸਿੱਧ ਕੀਤੇ ਦੇ, ਮੁਅੱਤਲ ਅੱਗੇ ਤੋਂ ਨਾ ਕੀਤਾ ਜਾਵੇ, ਕਿਉਂ ਜੋ ਇਹ ਕਾਨੂੰਨ ਦੇ ਵਿਰੁੱਧ ਹੈ ਅਤੇ ਅਨਿਯਾ ਵੀ ਹੈ।

ਇਹੋ ਭਾਰਤ ਦਾ ਵਿਧਾਨ ਮੇਰੇ ਵਰਗੇ ਸਿੱਖਾਂ ਲਈ ਹੈ, ਇਉਂ ਮੈਨੂੰ ਚਾਰ ਵਰ੍ਹੇ ਤੋਂ ਵੱਧ, ਧੱਕੇ ਨਾਲ ਅਤੇ ਕਾਨੂੰਨ ਦੇ ਵਿਰੁੱਧ, ਮੁਅੱਤਲ ਰੱਖਿਆ ਗਿਆ ਤੇ ਦੋ ਲੱਖ ਰੁਪਏ ਦੇ ਲਗਭਗ ਮੇਰੀ ਕਾਨੂੰਨੀ ਤੌਰ 'ਤੇ ਬਣਦੀ ਤਨਖ਼ਾਹ, ਹਿੰਦ ਸਰਕਾਰ ਨੇ ਖੋਹ ਲਈ ਅਤੇ ਕਿਸੇ ਅਦਾਲਤ ਨੇ, ਸੁਪ੍ਰੀਮ ਕੋਰਟ ਤਕ, ਮੇਰਾ ਇਹ ਹੱਕ ਮੈਨੂੰ ਨਾ ਦਿਵਾਇਆ।

ਮੈਨੂੰ ਮਿਲਿਆ ਤਾਂ ਕਹਿਣ ਲੱਗਾ, ਪੰਜਾਬ ਦੇ ਨਵੇਂ ਫ਼ਿਰੰਗੀ chief justice ਤੋਂ ਬਚ ਕੇ ਰਹੀਂ, ਇਸ ਨੂੰ ਪੰਜਾਬ ਵਿਚ ਤੇਰਾ ਮੱਕੂ ਠੱਪਣ ਲਈ ਹੀ ਲਿਆਂਦਾ ਗਿਆ ਹੈ, ਮੈਨੂੰ ਪਤਾ ਹੈ ਕਿ ਇਸ ਨੇ, ਇਸ ਦੇ ਕਲਕੱਤਿਉਂ, ਪੰਜਾਬ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਇਕ ਘਟੀਆ ਤੇ ਕਮੀਨੀ ਚਿੱਠੀ ਸਰਦਾਰ ਪਟੇਲ ਨੂੰ ਲਿਖੀ ਸੀ ਜਿਸ ਵਿਚ ਖੁੱਲ੍ਹਾ ਸੰਕੇਤ ਕੀਤਾ ਗਿਆ ਸੀ ਕਿ ਉਹ, ਐਰਿਕ ਵੈਸਟਨ, ਨਵੀਂ ਬਣੀ ਹਿੰਦ ਸਰਕਾਰ ਦਾ, ਹੱਥਬੱਧੀ ਗ਼ੁਲਾਮ ਹੈ ਅਤੇ ਕਿਸੇ ਸੇਵਾ ਲਈ ਵੀ ਤਤਪਰ ਹੈ, ਮੈਂ ਸੁਣ ਕੇ ਚੁੱਪ ਕਰ ਰਿਹਾ, ਕਰ ਵੀ ਕੀ ਸਕਦਾ ਸੀ।

ਉਨ੍ਹਾਂ ਨੂੰ ਸ੍ਰੀ CN ਚੈਟਰਜੀ ਕਹਿਣ ਲੱਗੇ ਕਿ ਪੰਜਾਬ ਦੇ ਕੁਝ ਹਿੰਦੂ ਇਤਨੇ ਘਟੀਆ ਤੇ ਤੰਗ-ਦਿਲ ਕਿਉਂ ਹਨ, ਮੈਨੂੰ ਹਾਈਕੋਰਟ ਦਾ ਜੱਜ GD ਖੋਸਲਾ ਕਹਿੰਦਾ ਹੈ ਕਿ ਤੂੰ ਹਿੰਦੂ ਹੋ ਕੇ ਮਾਸਟਰ ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਆ ਗਿਆ ਹੈਂ ਸਿੱਖ ਤਾਂ ਬੜੇ communal ਤੇ ਖ਼ਤਰਨਾਕ ਹਨ, ਇਹ ਤਾਂ ਮਰੇ ਹੀ ਚੰਗੇ, ਇਹ ਖੋਸਲਾ ਦਾ ਕੁਛ ਹੋਰ ਵਿਸਤਾਰ ਅੱਗੇ ਆਵੇ, ਜਦੋਂ ਮੇਰੇ ਵਿਰੁੱਧ ਇਸ ਨਵੇਂ ਬਣੇ ਪੰਜਾਬ ਦੇ chief justice ਨੂੰ enquiry ਅਫ਼ਸਰ

ਇਸ ਗਜ਼ਟ notification ਨੂੰ ਧਿਆਨ ਨਾਲ ਵਾਚਣ ਦੀ ਲੋੜ ਹੈ ਜਿਹੜਾ ਵਿਧਾਨ ਭਾਰਤ ਦਾ, ਮੁਲਕ ਦੀ ਵਿਧਾਨ-ਸਿਰਜਕ ਪ੍ਰੀਸ਼ਦ ਨੇ ਸੰਨ ਉੱਨੀ ਸੌ ਪੰਜਾਹ ਵਿਚ ਨਿਰਮਤ ਕੀਤਾ ਸੀ, ਉਸ ਦੀ ਧਾਰਾ ਇੱਕ ਸੌ ਚੌਵੀ ਤਿੰਨ ਅਨੁਸਾਰ ਕੋਈ ਬਦੇਸ਼ੀ, ਗ਼ੈਰ-ਭਾਰਤੀ, ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦਾ ਜੱਜ

ਠੱਪਣ ਲਈ ਹੀ ਲਿਆਂਦਾ ਗਿਆ ਸੀ, ਉਹ ਇਸ ਧਾਰਾ ਅਨੁਸਾਰ, ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦਾ ਜੱਜ ਨਹੀਂ ਸੀ ਬਣਾਇਆ ਇਸ, ਦੋ ਸਤੰਬਰ ਸੰਨ ਉੱਨੀ ਸੌ ਪੰਜਾਹ ਦੇ ਅਸਾਧਾਰਣ ਗਜ਼ਟ Notification ਦੁਆਰਾ, ਇਸ ਫ਼ਿਰੰਗੀ ਐਰਿਕ ਵੈਸਟਨ ਦਾ ਸੁਪ੍ਰੀਮ ਕੋਰਟ ਦਾ ਜੱਜ ਬਣਾਏ ਜਾਣਾ, ਵਿਧਾਨਕ ਤੌਰ 'ਤੇ ਸੰਭਵ ਬਣਾ ਦਿੱਤਾ ਗਿਆ ਇਸ ਪ੍ਰਕਾਰ, ਇਤਨੇ ਵੱਡੇ ਲਾਲਚ, ਭ੍ਰਿਸ਼ਟਾਚਾਰੀ ਰੂਪ ਵਿਚ, ਕਿਸੇ ਜੱਜ ਨੂੰ ਦੇਣਾ, ਤਾਂ ਜੋ ਉਹ ਗ਼ਰੀਬਮਾਰੀ ਲਈ ਨਿਸ਼ਚਿੰਤ ਹੋ ਕੇ ਤਤਪਰ ਰਹੇ ਸੁਤੰਤਰ ਭਾਰਤ ਦੇ ਆਰੰਭ ਕਾਲ, ਸੰਨ ਉੱਨੀ ਸੌ ਪੰਜਾਹ ਵਿਚ, ਇੰਨ-ਬਿੰਨ ਉਸ ਗਿਲਾਨੀਪੁਰਤ ਸਥਿਤੀ ਦੀ ਯਾਦ ਕਰਵਾਉਂਦਾ ਹੈ, ਜਿਸ ਬਾਬਤ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਅਜਿਹੀ ਗੰਭੀਰ ਗਿਰਾਵਟ, ਹਿੰਦੁਸਤਾਨ ਵਿਚ ਪੰਦਰ੍ਹਵੀਂ ਸਦੀ ਵਿਚ ਪ੍ਰਚਲਿਤ ਸੀ। ਕਾਜੀ ਹੋਇ ਕੈ ਬਹੈ ਨਿਆਇ, ਫੇਰੇ ਤਸਬੀ ਕਰੇ ਖੁਦਾਇ ਵਢੀ ਲੈ ਕੇ ਹਕੁ ਗਵਾਏ, ਜੇ ਕੋ ਪੁਛੈ ਤਾ ਪੜਿ ਸੁਣਾਏ। ਜਦੋਂ ਮੇਰੇ ਵਿਰੁੱਧ ਵਿਭਾਗੀ ਪੜਤਾਲ ਇਹ ਐਰਿਕ ਵੈਸਟਨ ਕਰ ਰਿਹਾ ਸੀ ਤਾਂ ਇਕ ਦਿਨ ਇਹ ਸਪੱਸ਼ਟ ਵੇਖ ਕੇ ਕਿ ਸਰਕਾਰੀ ਸ਼ਹਾਦਤਾਂ ਦੁਆਰਾ ਕੋਈ ਦੋਸ਼ ਮੇਰੇ ਵਿਰੁੱਧ ਸਾਬਤ ਤਾਂ ਹੋ ਹੀ ਨਹੀਂ ਰਿਹਾ, ਖੁੱਲ੍ਹੀ ਕਚਹਿਰੀ ਵਿਚ ਹੀ ਮੈਨੂੰ ਕਹਿਣ ਲੱਗਾ, ਗੱਲ ਤਾਂ ਇਤਨੀ ਕੁ ਹੈ ਕਿ ਸਰਕਾਰ ਤੁਹਾਨੂੰ ICS ਦੀ ਪਦਵੀ ਉਤੇ ਰੱਖਣਾ ਨਹੀਂ ਚਾਹੁੰਦੀ।

ਬਹੁਤ ਹੀ ਪੁਰਾਣਾ ਹੈ ਪਰ ਇਸਨੇ ਲੋਕ ਮਨਾਂ ਉੱਤੇ ਬਹੁਤ ਗਲਤ ਪ੍ਰਭਾਵ ਪਾਇਆ ਪਿਆ ਹੈ ਅੱਜ ਮਨੁੱਖ ਨੂੰ ਇਸ ਕੁਦਰਤੀ ਰਚਨਾ ਤੋਂ

ਇਨ੍ਹਾਂ ਨੇ ਨਾਲ ਹੀ ਭਿੰਨ ਭਿੰਨ ਪ੍ਰਕਾਰ ਦੇ ਕੱਪੜਿਆਂ ਅਤੇ ਜੁੱਤਿਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਪੂਰੀ ਤਰ੍ਹਾਂ ਸਮਾਗਮ ਹਨ ਇਨ੍ਹਾਂ ਵੱਲੋਂ ਥਾਂ ਥਾਂ fashion show ਕਰਕੇ ਵਿਸ਼ਵ ਸੁੰਦਰਾਂ ਅਤੇ ਸੰਸਾਰ ਸੁੰਦਰਾਂ ਦੀ ਚੋਣ ਕਰਕੇ ਇਨ੍ਹਾਂ ਰਾਹੀਂ ਚਿਹਰੇ ਵੱਲੇ ਅਤੇ ਸਰੀਰ ਵੱਲ ਹੋਰ ਵੀ ਹਾਸਿਆਂ ਦਾ ਸ਼ਿੰਗਾਰ ਕਰਨ ਵਾਲੀ ਭਿੰਨ ਭਿੰਨ ਪ੍ਰਕਾਰ ਦਾ ਸਾਮਾਨ ਵੇਚ ਕੇ ਅਰਬਾਂ ਰੁਪਇਆਂ ਦਾ ਵਪਾਰ ਕੀਤਾ ਹੈ ਆਪਣੇ ਆਪ ਨੂੰ ਸੁੰਦਰਤਾ ਵਿੱਚ ਸਾਂਭ ਤੋਂ ਅਗਲੀ ਕਤਾਰ ਵਿੱਚ ਖੜ੍ਹੇ ਦਿੱਸਣ ਦੀ ਰਚਨਾ ਕਰਨ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਕੰਪਨੀਆਂ ਦੇ ਜਾਲ ਵਿੱਚ ਫਸੇ ਹੋਏ ਹਨ fashion ਸ਼ੋਆ ਅਤੇ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਰੰਗ ਵਿੱਚ ਰੰਗੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਪ੍ਰਭਾਵ ਹੋਵੇਗਾ ਤੇ ਚੈਨਲਾਂ ਦੁਆਰਾ TV ਦੁਆਰਾ ਉੱਤੇ ਕੀਤੇ ਗਏ ਪ੍ਰੋਗਰਾਮ ਉਨ੍ਹਾਂ ਤੇ ਕੀ ਅਸਰ ਪਾਉਣਗੇ ਇੱਕ channel ਹੀ ਅਜਿਹਾ ਜੋ ਰਾਤ ਦਿਨ fashion show ਪੇਸ਼ ਕਰਦਾ ਹੈ film star ਅਤੇ ਅੱਜ ਸਾਰੇ ਸੰਸਾਰ ਵਿੱਚ fashion ਤੇਜ਼ੀ ਨਾਲ ਵਧ ਰਿਹਾ ਹੈ ਹਰ ਰੋਜ਼ ਨਵੇਂ ਬੁਟੀਕ ਉਤਪਾਦ ਕੱਪੜੇ ਅਤੇ ਜੁੱਤੀਆਂ market ਵਿੱਚ ਆਉਂਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਦੇ ਸੰਬੰਧੀ ਬਲਾਊਸ jewellery ਅਤੇ ਹੋਰ ਵੀ ਸਾਮਾਨ beauty ਉਸਤਾਦਿਕ ਕੱਪੜਿਆਂ ਦੇ ਨਾਲ ਮਿਲਿਆ ਜਾਂਦਾ ਹੈ। ਥਾਂ ਥਾਂ beauty parlour ਖੁੱਲ ਗਏ ਹਨ ਜਿੱਥੇ ਆਪਣੇ ਆਪ ਨੂੰ ਸ਼ਿੰਗਾਰ ਕੇ ਜਵਾਨ ਨੌਜਵਾਨ ਮੁੰਡੇ ਕੁੜੀਆਂ ਦਾ ਧੰਦਾ ਲਗ ਰਹਿੰਦਾ ਹੈ। ਅੱਜ ਕੱਲ੍ਹ ਕੋਈ ਹੀ ਦੁਲਹਨ ਅਜਿਹੀ ਹੋਵੇਗੀ ਜਿਹੜੇ ਮੁੰਡੇ ਵਾਲਿਆਂ ਦੇ ਸਾਹਮਣੇ ਆਉਣ ਜਾਂ ਲਾਵਾਂ ਲੈਣ ਤੋਂ ਪਹਿਲਾਂ ਰੱਜਵਾ ਸ਼ਿੰਗਾਰ ਨਾ ਕਰਦੀ ਹੋਵੇ ਤੇ ਨਵੇਂ ਨਵੇਂ designer ਤੇ ਮਹਿੰਗੇ ਲਹਿੰਗੇ ਨਾ ਪਾਉਂਦੀ ਹੋਵੇ ਤੇ ਹੋਰ ਕੱਪੜਿਆਂ ਦੇ ਪਾਉਣ ਨਾਲ ਉਸਦੀ ਇਹ ਵੀ Fashion ਦੀ ਸੂਚਨਾ ਦੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੱਥਾਂ ਪੈਰਾਂ ਤੇ ਲੱਤਾਂ ਦਾ ਸ਼ਿੰਗਾਰ ਵੀ ਭਿੰਨ ਭਿੰਨ ਡਿਜ਼ਾਇਨਾਂ ਦੀ ਮਹਿੰਦੀ ਵੀ ਲਵਾਉਣ ਨਾਲ ਜੇਵਰ ਪਾਉਣ ਨਾਲ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

ਦਾ ਯਤਨ ਹੁੰਦਾ ਹੈ ਕਈ ਵਾਰ ਉਹਨਾਂ ਦੇ ਕੱਪੜੇ ਇੰਨੇ ਤੰਗ ਹੁੰਦੇ ਹਨ ਕਿ ਕੁੜੀਆਂ ਦੇ ਪੈਰੀ ਅਜਿਹੇ ਸੈਂਡਲ ਪਾਏ ਹੁੰਦੇ ਹਨ ਜਿਹਨਾਂ ਨਾਲ ਤੁਰਨਾ ਝੁਕਣਾ ਵੀ ਔਖਾ ਹੋ ਜਾਂਦਾ ਹੈ fashion ਲਈ ਕਈ ਪ੍ਰਕਾਰ ਦੇ ਜੇਵਰ ਕੱਪੜਿਆਂ ਅਤੇ ਜੁੱਤਿਆਂ ਦੀ ਵੀ ਨਵੀਂ ਤੋਂ ਨਵੀਂ ਕਾਢ ਕੱਢਣ ਲਈ ਸੰਸਾਰ ਭਰ ਦੀਆਂ ਕੰਪਨੀਆਂ ਦਿਨ ਰਾਤ ਜੁੱਟੀਆ ਰਹਿੰਦੀਆਂ ਹਨ ਅਤੇ ਨਵੇਂ ਰੇਡੀਓ television ਫ਼ਿਲਮਾਂ ਅਖਬਾਰਾਂ ਤੇ ਕੰਪਿਊਟਰਾਂ ਦੇ ਦੌਰਾਨ ਉਪਲੱਭਧ ਕਰਵਾਈ ਜਾਂਦਾ ਹੈ entertainment ਸੱਜੀ ਫੱਬੀਆਂ ਮਾਡਲਾਂ ਅਤ ਵਿਸ਼ਵ ਸੁੰਦਰਾ ਰਾਹੀਂ ਇਹਨਾਂ ਦੇ ਗੁਣ ਕਿਸਮਤਾਂ ਤੇ ਵਿਸ਼ਵ ਯੁੱਗ ਦੱਸ ਕੇ ਭਿੰਨ ਭਿੰਨ ਪ੍ਰਕਾਰ 'ਚ ਖਰਚਿਆ ਜਾਂਦਾ ਹੈ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 ਵਿੱਚ ਅਨੁਸਾਰ ਹੀ ਕਰਨੀ ਚਾਹੀਦੀ ਹੈ ਸਾਨੂੰ ਆਪਣੀ ਬਾਹਰੀ ਦੇਖ ਕੇ ਥਾਂ ਪਛਾੜਣਾ ਚਾਹੀਦਾ ਹੈ ਸਾਡੇ ਆਪਣੇ ਅੰਦਰ ਦੇ ਗੁਣਾਂ ਨੂੰ ਚੰਗਿਆਈਆਂ ਨੂੰ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 ਅਤੇ ਜਿੱਤ ਹਾਰ ਕੇ ਪਾਉ ਇਸਦਾ ਮਤਲਬ ਹੈ ਕਿ ਪਾਣੀ ਤੋਂ ਬਿਨਾਂ ਧਰਤੀ ਉੱਤੇ ਕੋਈ ਜੀਵ ਨਹੀਂ ਜਿਉਂ ਸਕਦਾ ਤੇ ਨਾ ਹੀ ਕੋਈ ਰੁੱਖ ਬੂਟਾ ਪਾਣੀ